ਹਰੇ ਹਰੇ ਪੌਧੇ ਜਿਸ ਤਰਾਂ ਇੱਕ ਪਹਾੜੀ ਏ ਪਹਾੜੀ ਤੇ ਵੀ ਬਹੁਤ ਸਾਰੇ ਪੌਧੇ ਹਨ।

ਗਰਾਊਂਡ ਦੇ ਸਾਹਮਣੇ ਬਿਲਕੁਲ ਇਕ ਕੰਧ ਜਿਵੇਂ ਦੀਵਾਰ ਵਾਈਟ ਕਲਰ ਦੀ ਦਿਸ ਰਹੀ ਹੈ।

ਮੰਦਰ ਜਿਸ ਤਰਾਂ ਵਾਈਟ ਕਲਰ ਦਾ ਹੈ ਇਕ ਗੱਡੀ ਵੀ ਦਿਸ ਰਹੀ ਹੈ।

ਮੋਟਰਸਾਈਕਲ ਦੇ ਨਾਲ ਹੀ ਇਹ ਦੁਕਾਨਾਂ ਹਨ। ਇਹ ਦੁਕਾਨਾਂ ਬਹੁਤ ਸਾਰੀਆਂ ਹਨ।

ਇਹ ਨਰਸਰੀ ਹੈ ਨਰਸਰੀ ਜਿਸ ਤਰਾਂ ਇਹ ਪੌਦਿਆਂ ਵਾਲੀ ਹੋਵੇ ਛੋਟੇ ਛੋਟੇ ਪੌਦੇ ਹਨ।

ਨੀਚੇ ਮੈਟ ਵਿੱਛਿਆ ਹੋਇਆ ਹੈ ਇਹ ਮੈਟ ਰੈੱਡ ਕਲਰ ਦਾ ਹੈ।

ਔਰ ਇਹਨਾਂ ਦੇ ਬੈਕ ਸਾਈਡ ਗੱਟੇ ਭਰੇ ਪਏ ਹਨ ਗੱਟਿਆਂ ਵਿੱਚ ਕੋਈ ਸਮਾਨ ਹੈ।

ਇਹ ਨਰਸਰੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪੌਧੇ ਮਿਲਦੇ ਹਨ।

ਇਹ ਵ੍ਹਾਈਟ ਕਲਰ ਦਾ ਹੈ ਇਹ ਗੇਟ ਜਿਸ ਤਰ੍ਹਾਂ ਪੁਰਾਣਾ ਖੰਡੜ ਹੋਵੇ ਮੁਸਲਮਾਨਾਂ ਦੇ ਵੇਲ਼ੇ ਦਾ ਬਨਿਆ ਹੋਇਆ।

ਝੰਡੇ ਦਾ ਰੰਗ ਲੱਗਿਆ ਹੋਇਆ ਐ ਜਿਸ ਤਰ੍ਹਾਂ ਇੰਡੀਆ ਦਾ ਝੰਡਾ ਹੋਵੇ।

ਸ਼ੋਰੂਮ ਬਣਿਆ ਵੇ ਏਹਦੇ ਵਿੱਚ ਇੱਕ ਝੁੰਮਰ ਲੱਗਿਆ ਹੋਇਆ ਹੈ।

ਇਹ ਲਾਈਟਾਂ ਜਗ ਰਹੀਆਂ ਹਨ ਬਿਲਕੁਲ ਸਾਹਮਣੇ ਬਹੁਤ ਸੋਹਣੀਆਂ ਲਾਈਟਾਂ --

ਸਕੂਲ ਦਾ ਬਿਲਕੁਲ ਸਾਹਮਣੇ ਗੇਟ ਦਿਸ ਰਿਹਾ ਹੈ।